ਤੇ ਇਹ ਬਹੁਤ ਸੋਹਣਾ ਮੂਨ ਨਜ਼ਰ ਆ ਰਿਹਾ ਵਾ ਤੇ ਬਹੁਤ ਸੋਹਣਾ ਵਿਊ ਨਜ਼ਰ ਆਣ ਡਿਆ ਵਾ।

ਏਕ ਬਜਾਰ ਨਜਰ ਆ ਰਿਹਾ ਵਾ ਜਿਹਦੇ ਵਿੱਚ ਸਬਜੀ ਦੀ ਦੁਕਾਨਾਂ ਲੱਗੀਆਂ ਹੋਈਆਂ ਹਨ ਅਤੇ ਕਾਫੀ ਸਾਰਿਆਂ ਸਬਜੀਆਂ ਹਨ ਇਸਦੇ ਵਿੱਚ।

ਇੱਕ ਨੇ ਬਲੈਕ ਸ਼ਰਟ ਪਾਈ ਹੋਈ ਹੈ ਜੋ ਕਿ ਸਾਈਕਲ ਦੇ ਉੱਪਰ ਬੈਠਾ ਆ ਅਤੇ ਇਹ ਕਾਫੀ ਬ੍ਰਾਂਡ ਦੇ ਸਾਈਕਲ ਲੱਗ ਰਹੀ ਆ ਦੇਖਣ ਨੂੰ।

ਏਹ ਇਮੇਜ ਛੋਲੇ ਭਤੁਰੇਆਂ ਦੀ ਨਜ਼ਰ ਆ ਰਹੀ ਆ ਇਸ ਵਿੱਚ ਕਾਫੀ ਸਾਰੇ ਪਿਆਜ ਪਏ ਹੋਏ ਨੇਂ ਅਤੇ ਮਿਰਚਾਂ ਪਈਆਂ ਹੋਈਆਂ ਵਾਂ।

ਇਕ ਦੁਕਾਨ ਹੈ ਇਸ ਵਿੱਚ ਪਲਾਸਿਕ ਦਾ ਸਮਾਨ ਪਿਆ ਹੋਇਆ ਹੈ ਇਸ ਵਿੱਚ ਇੱਕ ਕੈਂਚੀ ਪਈ ਹੋਈ ਹੈ।

ਅਤੇ ਇੱਥੇ ਇੱਕ ਰਾਸਤਾ ਨਜ਼ਰ ਆ ਰਿਹਾ ਹੈ ਜੋਕਿ ਗ੍ਰੇਯ ਕਲਰ ਦਾ ਵਾ ਅਤੇ ਕਾਫੀ ਸਾਰੇ ਛੋਟੇ ਛੋਟੇ ਪੇੜ ਨਜ਼ਰ ਆ ਰਹੇ ਨੇਂ।

ਜਿਹਦੇ ਵਿੱਚ ਇੱਕ ਇਨਸਾਨ ਪਿੰਕ ਸ਼ਰਟ ਪਾਕੇ ਖੜਿਆ ਹੋਇਆ ਵਾ ਅਤੇ ਕਾਫੀ ਸਾਰੇ ਪੌਦੇ ਤੇ ਪੇੜ ਪੌਦੇ ਨਜ਼ਰ ਆ ਰਹੇ ਆ।

ਤੇ ਇਸ ਸ਼ੋਪ ਨੂੰ ਗਿਫਟ ਸ਼ੋਪ ਵੀ ਕਿਹਾ ਜਾਂਦਾ ਵਾ ਜਿਹੜੇ ਹਿਸਾਬ ਨਾਲ ਇਥੇ ਬਹੁਤ ਸਮਾਨ ਪਿਆ ਹੋਇਆ ਵਾ ਬਹੁਤ ਸੋਹਣਾ ਸੋਹਣਾ ਸਮਾਨ ਪਿਆ ਹੋਇਆ ਵਾ।

ਅਤੇ ਯੈਲ਼ੋ ਕਲਰ ਦੀ ਮਸ਼ੀਨ ਲੱਗੀ ਦਿਖਾਈ ਜਾ ਰਹੀ ਆ ਪਿੱਛੇ ਕਾਫੀ ਵੱਡੇ ਵੱਡੇ ਬਿਲਡਿੰਗ ਦੀ ਇਮੇਜ ਦਿਖਾਈ ਜਾ ਰਹੀ ਆ।

ਇਸ ਬੇਕਰੀ ਵਿੱਚ ਕਾਫੀ ਸਾਰੀਆਂ ਮਠਿਆਈਆਂ ਪਈਆਂ ਹੋਈਆਂ ਹਨ ਅਤੇ ਇੱਕ ਕੋਕਾ ਕੋਲਾਂ ਵਾਲੀ ਕੈਂਟੀਨ ਵੀ ਪਈ ਹੋਈ ਆ--

ਪਾਰਕ ਬਣੀ ਹੋਈ ਆ ਜੋ ਕਿ ਬਹੁਤ ਸੋਹਣੀ ਲੱਗ ਰਹੀ ਆ ਤੇ ਲਾਗੇ ਲਾਗੇ ਜੋ ਪੇੜ ਲੱਗੀ ਹੋਏ ਨੇ ਉਹ ਵੀ ਬਹੁਤ ਸੋਹਣੇ ਲੱਗ ਰਹੇ ਆ।